ਕਰਿਆਨੇ ਦੀ ਦੁਕਾਨ ਹੈ ਉਹ ਵਧੀਆ ਬੰਦਾ ਹੈ ਤੇ ਉਹ ਕਿਸੇ ਨੂੰ ਉਧਾਰ ਉਧਾਰ ਸੁਧਾ ਦੇਣ ਤੋਂ ਮਨਾ ਨਹੀਂ ਕਰਦਾ ਤੇ ਉਹ ਹਰ ਇੱਕ ਗ਼ਰੀਬ ਬੰਦੇ ਦੀ ਮਦਦ ਕਰਦਾ ਹੈ।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

ਗੇੜੀ ਗੂੜੀ ਲਾਉਂਦੇ ਹਾਂ ਗੇੜੀ ਲਾਉਣ ਜਾਂਦੇ ਹਾਂ ਤੇ ਅਸੀਂ ਅਹ ਗ਼ਰੀਬ ਲੋਕਾਂ ਦੀ ਮਦਦ ਵੀ ਕਰਦੇ ਹਾਂ ਤੇ ਭੁੱਖੇ ਨੂੰ ਰੋਟੀ ਵੀ ਖਵਾ ਖਵਾਉਂਦੇ ਹਾਂ

ਅਸੀਂ ਕੁੜੀਆਂ ਚਿੱੜੀਆਂ ਵੀ ਦੇਖੀ ਜਾਂਦੇ ਹਾਂ ਤੇ ਅਸੀਂ ਵਧੀਆ ਮਤਲਬ ਕਿ ਆਪਣਾ time pass ਕਰਦੇ ਹਾਂ ਜੀ ਤੇ ਸਾਡੇ ਪਿੰਡ ਇੱਕ doctor ਹੈ ਜੀ ਕਸੋਰੀ ਜੀ ਉਹ ਦਵਾਈ ਬਹੁ ਉਹ ਦਵਾਈ ਬਹੁਤ ਮਹਿੰਗੀ ਦਿੰਦਾ ਹੈ ਤੇ ਘੱਟ ਦਵਾਈ ਮਤਲਬ ਪੈਸੇ ਬਹੁਤ ਜ਼ਿਆਦਾ ਲੈਂਦਾ ਹੈ ਤੇ ਆਰਾਮ ਵੀ ਨੀ ਆਉਂਦਾ ਹੈਗਾ ਤੇ ਇੱਕ ਹੋਰ doctor ਹੈਗਾ ਜੀ ਉਹ ਵੀ ਦਵਾਈ ਵਧੀਆ ਦਿੰਦਾ ਹੈ ਤੇ ਤੀਹ ਰੁਪਏ ਦੀ ਦੇ ਦਿੰਦਾ ਹੈ ਤੇ ਇੱਕ ਸਾਡੇ ਪਿੰਡ dispensary ਵੀ ਹੈ ਜਿੱਥੇ ਪੋਲੀਓ ਦੇ ਟੀਕੇ ਲੱਗਦੇ ਹਨ ਤੇ ਇੱਥੇ ਇਹ ਨਾ ਚਣਾ ਕੰਮ ਕਰਦਾ ਹੈ ਸਫ਼ਾਈ ਦਾ ਕਰਦਾ ਹੈ ਉਹ ਉਹ ਕਿਸੇ ਨੂੰ dispensary ਦੇ ਅੰਦਰ ਨਹੀਂ ਵੜਨ ਦਿੰਦਾ ਤੇ ਉਹ ਸਾਰਾ ਪਿੰਡ ਵਿੱਚ ਕੁੱਤੇ ਦੀ ਤਰ੍ਹਾਂ ਘੁੰਮਦਾ ਰਹਿੰਦਾ ਹੈ ਤੇ ਉਹ ਖ਼ਬਰਾਂ ਪੜ੍ਹਦਾ ਹੈ ਤੇ ਅਖ਼ਬਰਾ ਆਪਦਾ ਸਾਡੇ ਪਿੰਡ ਰੋਜ਼ ਜੀ ਤੇ ਅਸੀਂ ਹੁਣ ਮੈਸਾਂ ਚਰਾਉਣ ਜਾਣਾ ਹੈ ਜੀ, ਬਾਕੀ ਅਸੀਂ ਤਾਂ ਹੁਣ ਗੋਹਾ ਵੀ ਗਿਰ ਕੇ ਆਉਣਾ ਜੀ ਮੈਸਾਂ ਬਹੁਤ pollution ਕਰਤੀਆਂ ਹੈ ਜੀ ਹਮ ਹੁਣ ਸ਼ਾਮ ਨੂੰ ਧਾਰਾਂ ਕਾ time ਹੋ ਜਾਣਾ ਜੀ ਮੇਰੇ ਯਾਰ ਦੋਸਤ ਆ ਜੀ ਉਹ ਗਿਆ ਵਾ ਜੀ ਹੁਣ ਮੇਰਾ ਜੀਅ ਨੀ ਲੱਗ ਰਿਹਾ ਜੀ ਮੈਂ ਹੁਣ ਕਿਆ ਕਰਾਂ ਜੀ ਇੱਧਰ ਉੱਧਰ time pass ਕਰਦੇ ਫਿਰ ਰਹੇ ਹਾਂ ਜੀ ਬਾਕੀ ਅਹ ਸਾਡਾ ਪਿੰਡ ਬਹੁਤ ਵਧੀਆ ਹੈ ਜੀ ਆਇਓ ਜੀ ਕਦੇ ਗੇੜਾ ਗੇੜਾ ਗੇੜਾ ਮਾਰਿਓ ਜੀ ਤੇ ਆਪਣੇ ਮਤਲਬ ਪਿੰਡ ਚ ਸਾਡੇ ਕਿਰਾਏਦਾਰ ਬਹੁਤ ਹੋ ਗਏ ਜੀ ਹੁਣ ਪਹਿਲਾਂ ਨਾਲੋਂ ਬਹੁਤ ਸਾਡਾ ਪਿੰਡ ਗੰਦਾ ਹੋ ਗਿਆ ਜੀ ਲ ਲੋਕ ਜੀ ਬਹੁਤ Pollution ਕਰਦੇ ਹੈ ਜੀ ਅਸੀਂ ਸਫ਼ਾਈ ਕਰਦੇ ਰਹਿੰਦੇ ਹਾਂ ਜੀ ਆਪਣੇ ਪਿੰਡ ਦੀ ਚਲੋ ਵੀ ਸਾਡਾ ਪਿੰਡ ਹੈ ਜੀ ਅਸੀਂ ਹਾਲ ਚਾਲ ਪੁੱਛਦੇ ਰਹਿੰਦੇ ਹਾਂ ਜੀ ਲੋਕਾਂ ਦਾ ਜਿਹੜਾ ਮਾੜਾ ਚੰਗਾ ਹੈ ਜੀ ਬੁੜਾ ਬਜ਼ੁਰਗ ਹੈ ਜੀ ਕੋਈ ਅਸੀਂ ਇਵੇਂ ਹੀ ਹਾਲ ਚਾਲ ਪੁੱਛੀ ਜਾਂਦੇ ਹਾਂ ਜੀ ਤੇ ਕੋਈ ਬਿਮਾਰ ਹੋਵੇ ਜੀ ਅਸੀਂ ਦਵਾਈ ਵੀ ਦਵਾ ਦਿੰਦੇ ਹਾਂ ਕਿਸੇ ਦਾ accident ਹੋ ਗਿਆ ਜੀ ਤਾਂ ਅਸੀਂ ਤਾਂ ਅਸੀਂ ਉਹਨੂੰ hospital ਵੀ ਲੈ ਕੇ ਜਾਂਦੇ ਹਾਂ ਜੀ ਸਾਡੇ

ਜੇ ਕਰਵਾਉਣਾ ਹੋਵੇ ਕੋਈ ਲੜਾਈ ਹੋਵੇ ਜੀ ਕਿਸੇ ਨੇ ਸਿਰ ਪਾੜ ਤਾ ਕੋਈ ਕੁਛ ਹੋ ਗਿਆ ਜੀ ਕੋਈ ਫੱਟੜ ਹੋ ਗਿਆ ਕਿਸੇ ਤਰ੍ਹਾਂ ਜੀ ਬਸ ਏਦਾਂ ਹੀ ਆਪਾਂ time pass ਕਰਦੇ ਫਿਰੀ ਜਾਂਦੇ ਹਾਂ ਜੀ ਬਾਕੀ ਨਜ਼ਾਰੇ ਲੈਂਦੇ ਹਾਂ ਜ਼ਿੰਦਗੀ ਦੇ ਸਵਾਦ ਕੁੱਟ ਰਹੇ ਜੀ ਕਦੇ ਕਰਨ ਓਜਲਾ ਸੁਣ ਲਿਆ ਜੀ ਕਦੇ ਸਿੱਧੂ ਮੂਸੇਵਾਲਾ ਸੁਣ ਲਿਆ ਜੀ ਸਿੱਧੂ ਮੂਸੇਵਾਲਾ ਵਾ ਜੀ ਬਹੁਤ ਵਧੀਆ ਬੰਦਾ legend ਬੰਦਾ ਜੀ ਉਹ ਵੀ ਦੂਸਰਾ ਤੇ

ਕੋਈ time table ਨੀ ਹੈ ਇਨਕਾ ਜੀ ਫਿਰ ਰਹੇ ਜੀ ਮੈਡਮਾਂ ਨੂੰ ਵੀ ਕੋਈ ਸ਼ਰਮ ਸ਼ੁਰਮ ਨੀ ਜੀ ਹੈ

ਪੜ੍ਹਦੇ ਵੀ ਨੀ ਹੈ ਜੀ ਬਸ ਕੋਈ ਦਾਰੂ ਪੀ ਕੇ ਪਿਆ ਜੀ ਕੋਈ ਕਿਤੇ ਪਿਆ ਜੀ ਕੋਈ ਠੇਕੇ ਕੇ ਬਾਹਰ ਪਿਆ ਜੀ ਕੋਈ ਰੰਬ ਪੀ ਰਿਹਾ ਕੋਈ ਢੋਲਕ ਪੀ ਰਿਹਾ ਜੀ ਕੋਈ ਪੀ ਰਿਹਾ ਜੀ ਹੁਣ ਕਿਆ ਕਹੀਏ ਜੀ ਇਹਨਾਂ ਨੂੰ ਆਪਣਾ ਘਰ ਬਾਰ ਨੀ ਦੇਖਦੇ ਜੀ ਕੋਈ ਚਿੱਟਾ ਲਾ ਰਿਹਾ ਜੀ ਕੋਈ ਗ਼ਲਤ ਬਾਤ ਹੈ ਜੀ, ਇਹ ਤਾਂ ਬਹੁਤ ਬੇਇਨਸਾਫ਼ੀ ਹੈ ਹੁਣ ਸਾਡਾ ਵੀ time ਜੀ ਡੰਗਰਾਂ ਨੂੰ ਕੱਖ ਪਾਉਣਾ ਹੈ ਜੀ ਕੱਖ ਕੁੱਖ ਪਾ ਕੇ ਜੀ ਫਿਰ ਗੋਹਾ ਕਰ ਦੇਣਾ ਜੀ ਇਹਨਾਂ ਨੇ ਗੋਹਾ ਚੁੱਕਣਾ ਪੈਣਾ ਜੀ ਗੋ ਫਿਰ ਜੀ ਗੋਹਾ ਚੁੱਕ ਕੇ ਗੋਹਾ ਸੁੱਟ ਕੇ ਜੀ ਬਾੜਾ ਸਾਫ਼ ਕਰਨਾ ਹੈ ਜੀ ਝਾੜੂ ਝੂੜੂ ਲਾ ਕੇ ਜੀ ਫਿਰ ਬਰਸੀਨ ਵੱਢ ਕੇ ਲਿਆਉਣੀ ਹੈ ਜੀ ਬਰਸੀਨ ਵੱਢ ਕੇ ਜੀ ਫਿਰ ਟੋਕਾ ਕਰਨਾ ਫਿਰ ਰਲਾ ਕੇ ਇਹਨੂੰ ਕੱਖ ਪਾਉਣਾ ਫਿਰ ਗੋਹਾ ਕਰ ਦੇਣਾ ਜੀ ਫਿਰ ਇਹਨੂੰ ਪਾਣੀ ਪੂਣੀ ਪਿਲਾਉਣਾ ਪੈਣਾ ਜੀ ਵਾ ਵਾੜਾ ਫਿਰ ਸਾਫ਼ ਕਰਨਾ ਪੈਣਾ ਜੀ ਬਸ ਇਉਂ ਹੀ ਸਾਡਾ ਦਿਨ ਵਧੀਆ ਲੰਘ ਜਾਂਦਾ ਹੈ ਜੀ ਤੇ ਹੁਣ ਪੜ੍ਹਨਾ ਵੀ ਪੈਣਾ ਹੈ ਜੀ ਹੁਣ paper ਵੀ ਸਾਡੇ ਚੱਲ ਰਹੇ ਨੇ ਜੀ ਦੋ paper ਹੋਏ ਤੇ ਇੱਕ cancel ਹੋ ਗਿਆ ਜੀ ਇੱਕ leak ਹੋ ਗਿਆ ਜੀ ਹੁਣ ਬੰਦਾ ਕੀ ਕਰੇ ਜੀ ਗ਼ਰੀਬ ਬੰਦਾ ਜੀ ਗ਼ਰੀਬ ਬੰਦਾ ਜੀ ਪੜ੍ਹਨ ਜਾਂਦਾ ਜੀ ਹੁਣ ਤਿੰਨ ਸੌ ਦਿਹਾੜੀ ਪੈ ਜਾਵੇ ਦਿਨ ਚ ਉਹੀ ਬਹੁਤ ਹੈ ਜੀ ਬੰਦਾ ਦਾ ਖ਼ਰਚਾ ਨਿਕਲ ਜਾਂਦਾ ਜੀ ਬਾਕੀ ਦੁੱਧ ਦੱਧ ਚ ਥੋੜ੍ਹਾ ਬਹੁਤਾ ਪਾਣੀ ਪਾ ਕੇ ਦੁੱਧ ਪਾਣੀ ਪਾ ਕੇ ਚਲਾਈ ਜਾਂਦੇ ਹਾਂ ਜੀ ਇਸੇੇ ਤਰ੍ਹਾਂ ਡੰਗ ਆਪਣਾ ਸਾਰੀ ਜਾਂਦੇ ਹਾਂ ਜੀ ਬਾਕੀ ਮਲਾਈ ਤਾਂ ਕਿਹੜੀ ਉਤਰਨੀ ਜੀ ਦੁੱਧ ਵੱਧ ਜੀ ਪਾਣੀ ਪਾ ਕੇ ਪਾ ਕੇ ਜੀ ਲੋਕਾਂ ਨੂੰ ਗੁੰਮਰਾਹ ਕਰਤਾ ਜੀ ਅਸੀਂ ਵੀ ਅਸੀਂ ਕਰੀਏ ਵੀ ਕੀ ਜੀ ਅਸੀਂ ਅਸੀਂ ਵਿਹਲੇ ਬੰਦੇ ਜੀ ਪਿੱਪਲ ਥੱਲੇ ਬੈਠੇ ਰਹਿੰਦੇ ਛਾਵਾਂ ਲੱਭੀ ਜਾਂਦੇ ਜੀ ਹੁਣ ਧੁੱਪਾਂ ਚ ਅਸੀਂ ਹੁਣ ਤਿੰਨ ਵ ਚਾਰ ਵਾਰੀ ਨਹਾਏ ਕਰਦੇ ਹਾਂ ਜੀ ਪਾਣੀ ਠੰਢੇ ਜੀ ਹੁਣ ਦੇਖੋ ਜੀ ਹੁਣ ਖਾਨ ਹੈ ਜੀ ਉਹ ਖਾਨ ਜੀ ਮੁਸਲਮਾਨ ਹੈ ਜੀ ਉਹ ਵਧੀਆ ਬੰਦਾ ਹੈ ਜੀ ਪਰ ਬ ਜਿਹੜੀ ਬੜੀ ਉਹ ਗ਼ਲਤ ਬਾ ਗੱਲ ਹੈ ਜੀ ਪਰ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 ਕੀ ਆ ਜੀ ਕੋਈ ਉਹ ਜਾ ਰਿਹਾ ਸੀ ਭਈਆ ਕਾਲਾ ਜਿਹਾ school ਕੋਈ ਵਾਲੇ ਹੋ ਗਏ ਜੀ call center ਵਾਲੇ ਹੋ ਗਏ ਜੀ, ਕੋਈ ਸਾਰੇ ਹੋ ਗਏ ਜੀ ਕੋਈ ਨਰੇਗਾ ਵਾਲਾ ਹੋ ਗਿਆ ਜੀ ਕੋਈ ਕੁਛ ਕਰ ਰਿਹਾ ਜੀ ਕੋਈ ਕੁਛ ਕਰ ਰਿਹਾ ਆਪਾਂ ਵਿਹਲੇ ਉਰੇ ਡੰਗਰਾਂ ਨੂੰ ਕੱਖ ਪਾ ਰਹੇ ਹਾਂ ਧਾਰ ਕੱਢ ਲਈ ਗੋਹਾ ਗਿਰੇ ਵਾੜੇ ਮੇ ਝਾੜੂ ਲਾ ਲਿਆ, ਤੂੜੀ ਪਾ ਦਿੱਤੀ ਬਰਸੀਨ ਵੱਢ ਲਈ ਬਸ ਆਹੀ ਕੁਛ ਚੱਲ ਰਿਹਾ ਹੈਗਾ ਹੋਰ ਤਾਂ ਕੇਰਾਂ ਕੰਮ ਹੋ ਜਾਵੇ ਕਰਾਂ ਕਿਆ ਕਿ ਸਾਰਾ ਕੰਮ ਵੀ ਕਰਨਾ ਹੈਗਾ ਪੜ੍ਹਨਾ ਵੀ ਲਿਖਣਾ ਵੀ ਸਾਰਾ ਕੰਮ ਕਰਨਾ ਜ਼ਿੰਮੇਵਾਰੀਆਂ ਬਹੁਤ ਪਈਆਂ ਬਾਈ ਹੁਣ ਕਿਆ ਕਹੇ ਇਹਨਾਂ ਨੂੰ ਘਰਦਿਆਂ ਨੂੰ ਵੀ ਕਿਆ ਕਹੇ ਘਰ ਕੇ ਮੇਰੇ ਤੇ ਆਪ ਤੰਗ ਹੋਏ ਹੋਏ ਵੀ ਜੰਮੇ ਕਾਹਤੇ ਇੱਧਰ ਤੂੰ ਹੁਣ ਉਰੇ ਲਿਖਿਆ ਵਾ ਵੀ ਰਿੱਠਾ ਜੈ ਜੈਸਮੀਨ ਕਾ ਤੇਲ ਲਗਾਓ ਹੈਂ ਸਨਸਿਲਕ ਸੈਂਪੂ ਵੀ ਜੀ ad ਦੇਈ ਹੋਈ ਹੈ ਇਹਨੇ ਬਹੁਤ ਵਧੀਆ ਸੈਂਪੂ ਹੈ ਜੀ ਸੈਂਪੂ ਲਾਓ ਵਾਲ ਕਾਲੇ ਹੋ ਜਾਣਗੇ ਚਿੱਟੇ ਨਹੀਂ ਹੋਣਗੇ ਉਹ silky ਵਾਲ ਹੋ ਜਾਣਗੇ ਜੀ ਬਾਕੀ ਜੀ ਇਹਨਾਂ ਨੇ ਜੈ ਭਾਰਤ ਵੀ ਲਿਖਿਆ ਵਾ ਜੀ ਪਰ ਆਪਾਂ ਨੂੰ ਅਮ ਆਪਣਾ ਦੇਸ ਵਧੀਆ ਹੈ ਜੀ ਤੇ ਅਸੀਂ ਧਰਨੇ ਜਾਇਆ ਜਾਂਦੇ ਹਾਂ ਜੀ ਉੱਥੇ ਸੇਵਾ ਸੂਵਾ ਕਰਵਾਉਂਦੇ ਹੈਂ ਤੇ ਅੱਜ ਦਸਵੀਂ ਹੈ ਜੀ ਉੱਥੇ ਲੰਗਰ ਲੂੰਗਰ ਵੀ ਖਾਣ ਜਾਣਾ ਜੀ ਹਜੇ ਥੋੜ੍ਹੇ time ਤੱਕ ਜੀ ਟਰੱਕ ਆ ਰਿਹਾ ਹੈ ਜੀ ਹੁਣ ਰੇਤਾ ਰੂਤਾ ਬਜ਼ਰੀ ਲੋਕ ਬਿਲਡਿੰਗਾਂ ਬਣਾ ਰਹੇ ਹੈ ਜੀ। ਸਾਰਾ ਕੰਮ ਚੱਲ ਰਿਹਾ ਹੈ ਜੀ ਬਾਕੀ ਸਭ ਕੁਛ ਲੋਟ ਹੈ ਜੀ ਬਾਕੀ ਧੁੱਪ ਬਹੁਤ ਹੋ ਗਈ ਜੀ ਹੁਣ ਡੰਗਰ ਬਾਹਰ ਬੰਨੇ ਹੋਏ, ਹੁਣ ਅੰਦਰ ਬੰਨਣੇ ਹੈ ਜੀ ਬਾਕੀ ਉਹ ਸਾਂਘਾ ਜਾ ਰਿਹਾ ਜੀ ਸਾਂਘੇ ਨੇ ਐਨਕਾਂ ਲਾਈਆਂ ਤੇ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 ਅਸੀਂ ਵੀ ਵੈਸੇ ਗ਼ਰੀਬ ਹੀ ਹੈ ਜੀ ਬਸ ਉਹ ਦਾਨ ਪੁੰਨ ਕਰਲੇ ਕਰਦੇ ਜੀ ਜਿੰਨਾ ਦੁੱਧ ਚ ਪਾਣੀ ਪਾਈਦਾ ਓਨਾ ਪਿਲਾ ਦੇਈਦਾ ਹੁੰਦਾ ਜੀ ਤੇ ਆਪਾਂ

ਇੱਕ ਹੈ ਜੀ ਉਹ ਸਾਰਾ ਦਿਨ ਕੁੱਤੇ ਦੀ ਤਰ੍ਹਾਂ ਫਿਰੀ ਜਾਂਦਾ ਜੀ ਬਸ ਸਿਆਣੇ ਬੁੜੇ ਦਾ ਪੈਸਾ ਫ਼ੂਕ ਰਿਹਾ ਜੀ ਤੇਲ ਫ਼ੂਕ ਰਿਹਾ ਜੀ ਬਸ, ਆਹੀ ਕੰਮ ਹੈ ਜੀ ਉਸਨੂੰ ਹੋਰ ਕੋਈ ਕੰਮ ਨੀ ਹੋਰ ਕੋਈ ਕੰਮ ਨੀ ਜੀ ਉਹਨੂੰ ਵਿਹਲਾ ਸਾਰਾ ਦਿਨ ਫਿਰ ਰਿਹਾ ਹੈਗਾ ਜੀ।

ਹਾਂਜੀ ਸਤ ਸ੍ਰੀ ਅਕਾਲ ਜੀ, ਹਾਂਜੀ ਵਾਦਿਯਾ ਜੀ ਹੋਰ ਤੁਸੀਂ ਦਸੋ ਤੋਆਡਾ ਕੀ ਹਾਲ ਚਲ ਹੈ ਜੀ। ਹਾਂਜੀ ਸਾਡਾ ਵੀ ਵਾਦਿਯ ਹੋਰ ਘਰ ਪਰਿਵਾਰ ਵਿਚ ਕੇਵ੍ਯਨ ਨੀ ਸਾਰੀ ਤਵਾਡੀ ਹਾਂਜੀ ਘਰ ਪਰਿਵਾਰ ਚ ਤਾ ਠੀਕ ਹੈ

ਤਵਾਡੀ ਘਰ ਪਰਿਵਾਰ ਕੇਵ੍ਯਨ ਆਂ ਸਾਰੀ ਟੀ ਤੁਸੀਂ ਮੇਨੂ ਕਾਲ ਕੀਤੀ ਸੇ ਕੋਈ ਕਾਮ ਸੇ ਤ੍ਵਾਨੁ ਹਾਂਜੀ ਜੀ ਮੈਂ ਨਾ ਹਾਂਜੀ ਵੈਸੇ ਸਾਡੇ ਘਰ ਵਿਚ ਵੀ ਸਾਰੇ ਵਾਦਿਯ ਨੇ ਤੇ ਮੈਂ ਤਵਾਡੀ ਕੋਲੋ ਨਾ ਓਸ੍ਮਾਨੀ ਸਾਮਰਾਜ ਬਰੀ ਥੋਰੀ ਜਾਏ ਜਾਣਕਾਰੀ ਲੇਨੀ ਸੇ ਓਸ ਬਰੀ ਮੇਨੂ ਕੋਈ ਕ੍ਨੋਵ੍ਲੇਦ੍ਗੇ ਨਹੀ ਹੇਗੀ ਬੁਤ ਤੁਸੀਂ ਮੇਨੂ ਦਸ ਸਕਦੇ ਹੋ ਕੀ ਓਦੋ ਹਾਂਜੀ ਜੀ ਜੀ ਮੈਂ ਤ੍ਵਾਨੁ ਦਸ ਦੇਂਦੀ ਆਂ ਕੇਹੰਡੀ ਸਲ੍ਤਨਤ ਓਸ੍ਮਾਨਿਆ ਇਕ ਸਲ੍ਤਨਤ ਸੀ ਜੋ ਬਾਰਾ ਸੋ ਨੇਰੇਨ੍ਵ੍ਯ ਤੂ ਲੈ ਕੀ ਉਨੀ ਸੋ ਤੇਈ ਤਕ ਗਏ ਰਹੀ ਏਹੀ ਉਨੀ ਸੋ ਤੇਈ ਨੂ ਤੁਰਕੀ ਵਿਚ ਬਦਲ ਗਈ । ਸੋਲਵੀ ਟੀ ਸਿਤਾਰ੍ਵ੍ਯਨ ਸਾਡੀ ਵਿਚ ਆਯ ਸੁਲ੍ਤਾਨਤ ਤੀਨ ਬਾਰਿਆਜ੍ਮਾ ਆਸਿਆ ਅਫ੍ਰੀਕਾ ਟੀ ਯੂਰੋਪ ਵਿਚ ਪਹੇਲੀ ਹੋਏ ਸੇ ਸ਼ੁਮਾਲੀ ਅਫ੍ਰੀਕਾ ਮਾਘ੍ਰ੍ਬੀ ਆਸਿਆ ਟੀ ਜਾਨੋਬੀ ਯੂਰੋਪ ਦੇ ਕਾਯੀ ਦੇਸ਼ ਈਦੀ ਵਿਚ ਹੇਗ੍ਯ ਸਨ ਸੁਲ੍ਤ੍ਨਤ ਓਸ੍ਮਾਨਿਆ ਵਿਚ ਉਨਿਟੀ ਸੋਬ੍ਯ ਟੀ ਕਾਯੀ ਨਾਲ ਮਿਲੀ ਹੋਏ ਦੇਸ਼ ਸਨ ਕੇਹੰਡੀ ਦੂਰ ਦੇ ਸਿਥਾਵਾਂ ਜਿਨਾ ਵਿਚ ਅਚੀ ਲੜੀ ਮਦਿਰਾ ਲੋਰਾਜ ਉਨਤੀ ਹੇਗ੍ਯ ਨੀ ਓਵੀ ਇਡੀ ਵਫ਼ਾਦਾਰ ਹਨ ਆਯ ਸੁਲ੍ਤ੍ਨਾੰਟ ਕੇੰਡੀ ਚੀ ਸਦਿਯਾਂ ਤਕ ਚਾਰਡੀ ਟੀ ਲੇੰਡੀ ਦੇਸ਼ਾਂ ਨੂ ਮਿਲਾਂਦੀ ਰਹੀ ਇਸ੍ਤਾੰਬੁਲ ਇੜਾ ਆਯ ਦਾਰੁਲ੍ਹਾਕੋਮਤ ਸੇ ਠੀਕ ਹੈ ਜਿਥਯ ਤਕ ਤ੍ਵਾਨੁ ਪਤਾ ਲਾਗ ਗਯਾ ਹਾਂਜੀ ਹਾਂਜੀ ਤੁਸੀਂ ਮੇਨੂ ਤੀਰ ਸੋ ਦੇ ਨੀਰੀ ਅਨਾਤੋਲਿਆ ਵਿਚ ਸਲ੍ਜੂਕ ਸਲ੍ਤਨਤ ਖਤਮ ਹੋ ਗਏ ਟੀ ਆਪਦੀ ਜਗਾ ਨਿਕਿਯਾਂ ਨਿਕ੍ਯਾਂ ਤੁਰਕ ਰਿਯਾਸ੍ਤਾਨ ਨੀ ਲੈ ਲਾਏ ਓਹਨਾ ਵਿਚੋ ਆਇਕ ਦਾ ਸਰਦਾਰ ਓਸਮਾਨ ਖਾਨ ਸੇ ਓਹੋ ਏਰ੍ਤੁਗ੍ਰਾਲ ਦਾ ਪੁਤ੍ਤ੍ਟਰ ਸੇ ਟੀ ਲੇਨ੍ਦਾਂ ਅਨ੍ਤੋਲਿਆ ਵਿਚ ਇਸ਼ਕ਼ ਏ ਸ਼ੇਹਰ ਅਬਦੀ ਨਗਰੀ ਵਿਚ ਓਸਮਾਨ ਖਾਨ ਨੀ ਮਾੜੀ ਅਵਾਜ਼ ਨੀ ਨਤੀਨੀ ਸੁਲ੍ਤ੍ਨਤ ਦੀਆਂ ਥਾਵਾਂ ਤੇ ਕਬਜਾ ਕੀਤਾ ਤੇ ਵਰ੍ਸ਼ਾ ਨੂ ਆਪਣਾ ਦਾਰੁਲ ਹੁਕਮਤ ਬਣਾ ਲਿਯਾ ਤੇ ਓਸਮਾਨ ਖਾਨ ਦੇ ਨਾਂ ਤੇ ਏ ਰਿਯਾਸਤ ਸੁਲ੍ਤ੍ਨਤ ਓਸ੍ਮਾਨਿਆ ਅਖਵਾਏ ਓਸਮਾਨ ਖਾਨ ਦੇ ਮੂਤ ਤੋ ਬਾਦ ਆਯ ਸਬ ਸੁਲ੍ਤ੍ਨਤ ਲੇੰਡੀ ਟੀ ਚਾਰ੍ਹ੍ਡੇ ਪਾਸੀ ਵਾਲ ਫੀਲ ਗਏ ਇਸ ਬਰੀ ਦਸ ਦਯੋ ਹਾਂਜੀ ਕੇਹੰਡੀ ਓਸਮਾਨ ਖਾਨ ਦੇ ਮਾਰਨ ਤੋ ਮਾਘ੍ਰੋ ਵਾਲੀ ਸਾਡੀ ਵਿਚ ਆਯ ਸੁਲ੍ਤ੍ਨਤ ਤੁਰਕੀ ਟੀ ਬਾਲ੍ਕਨ ਦੇ ਦੇਸ਼ਾਂ ਵਿਚ ਬਸਤੀ ਰੇਗ੍ਯ ਵਿਚ ਵਾਦ ਦੀ ਗਏ ਤੇਰਾਂ ਸੋ ਸਤਾਸੀ ਵਿਚ ਵੇਨੁਸ ਕੋਲੋ ਸਲੋਨਿਕਾ ਦਾ ਨਗਰ ਖੋ ਲਿਯਾ ਗਯਾ ਟੀ ਕੋਸਵੋ ਦੇ ਲੜਾਈ ਵਿਚ ਤੇਰਾ ਸੋ ਉਨੱਨਵੇਂ ਵਿਚ ਸਰਬਿਯਾ ਦਾ ਜੂਰ ਬਾਲ੍ਕਨ ਵਿਚ ਮੁਕ ਗਯਾ ਤੇ ਤੁਰਕਾਂ ਦੇ ਯੂਰੋਪ ਵਿਚ ਵਾਰਾਂ ਦਾ ਰਾਹ ਖੁਲ੍ਯਾ। ਤੇਰਾ ਸੋ ਛਿਆਨੀਵੇ ਚ ਨੈਕੋ ਪੁਲਿਸ ਦੀ ਲੜਾਈ ਵੀ ਤੁਰਕਾਂ ਨੂ ਨਾ ਰੋਕ ਸਕੀ। ਬਾਜ਼ਨ੍ਤੀਨੀ ਸੁਲ੍ਤ੍ਨਤ ਦੇ ਸਾਰੇ ਪਾਸੇ ਇਸ੍ਤਾਬੁਲ ਨੂ ਚੜ ਕੀ ਤੁਰਕਾਂ ਕੋਲ ਸਨ ਬਾਜ਼ਾਨ੍ਤੀਨੀ ਸੁਲ੍ਤ੍ਨਤ ਨੂ ਥੋਰਾ ਜਿਯਾ ਸਹਾਰਾ ਓਦੋ ਮਿਲਯਾ ਜਿਦੋ ਤੁਰਕਾਂ ਨੂ ਤੈਮੂਰ ਦੇ ਹਥੋਂ ਅੰਕਾਰਾ ਦੇ ਲਾਰੀ ਵਿਚ ਛੋਡਾ ਸੋ ਦੋ ਨੂ ਹਰ ਹੋਏ ਬਾਲ੍ਕਨ ਵਿਚ ਛੋਡਾ ਸੋ ਦੋ ਤੋ ਮਾਘ੍ਰੋ ਕਾਜ ਪਾਸੀ ਸਲੋਨੇਕਾ ਕੋਸਵੋ ਟੀ ਮਾਕ੍ਦੋਨਿਯਾਂ ਦੇ ਹਾਥੋ ਨਿਕਲ ਗਏ ਇਨਾ ਨੂ ਮੁਰਾਦ ਨੀ ਛੋਡਾ ਸੋ ਤੀਸ ਤੂ ਮਾਘ੍ਰੋ ਲੈ ਲਿਯਾ

ਓਦੋ ਪੋਟੀ ਮੁਹਮ੍ਮਦ ਨੀ ਸਰਕਾਰ ਟੀ ਫੋਜ ਨੂ ਠੀਕ ਕੀਤਾ ਟੀ ਜਿਦੋ ਓਹੋ ਇਕੀਸ ਵਾਰੀਆਂ ਦਾ ਸੇ ਟੀ ਉਨਿਤਿਸ ਮਈ ਛੋਡਾ ਸੋ ਤੁਰ੍ਵਾਂਜਾ ਨੂ ਇਸ੍ਤਾਬੁਲ ਤੂ ਮਿਲ ਮਾਰ ਲ੍ਯ ਛੋਡਾ ਸੋ ਅਸੀਂ ਨੂ ਤੁਰਕ ਫੋਜਾਂ ਟੀ ਇਟਲੀ ਟੀ ਹਾਲਾ ਬੋਲਿਯਾ ਪਰ ਸੁਲਤਾਨ ਮੁਹਮ੍ਮਦ ਦੇ ਮਾਰਨ ਤੋ ਤੁਰਕ ਫੋਜਾਂ ਨੂ ਮੁਰਨਾ ਪਾਯਾ ਠੀਕ ਹੈ ਇਥੀ ਤਕ ਪਤਾ ਲਾਗ ਗਯਾ ਤ੍ਵਾਨੁ

ਮਤਲਬ ਰਚ ਦੇ ਲਾਰੀ ਤੋਰੀ ਜੇਰੀ ਮੁਹਮ੍ਮਦ ਦੇ ਛੋਡਾ ਸੋ ਤੇਰਾ ਦੇ ਜੀਤ ਨਾਲ ਮੁਕੀ ਓਸ ਦੇ ਪੋਤੇ ਮੁਹਮ੍ਮਦ ਨੇ ਸਰਕਾਰ ਤੇ ਫੋਜ ਨੂ ਠੀਕ ਕੀਤਾ ਤੇ ਓ ਜਦੋ ਓਹ ਇਕਿ ਵਾਰੀਆਂ ਸੇ ਟੀ ਉਨਤੀ ਮਈ ਛੋਡਾ ਸੋ ਤਰਵੰਜਾ ਨੂ ਇਸ੍ਤਾੰਬੁਲ ਟੀ ਮਿਲ ਮਾਰ ਲਯਾ ਛੋਡਾ ਸੋ ਅਸੀਂ ਨੂ ਤੁਰਕ ਫੋਜਾਂ ਦੇ ਇਟਲੀ ਟੀ ਹਾਲਾ ਬੋਲਿਯਾ ਪਰ ਸੁਲਤਾਨ ਮੁਹਮ੍ਮਦ ਨੀ ਮਾਰਨ ਤੋ ਤਕ ਫੋਜਾਂ ਨੂ ਮਾਰਨਾ ਪਾਯਾ

ਹਾਂਜੀ ਕੇਹੰਡੀ ਸੁਲਤਾਨ ਸਲੀਮ ਪੰਦ੍ਰ ਸੋ ਬਾਰਾ ਤੋ ਪੰਦ੍ਰ ਸੋ ਬੀਸ ਮੈ ਸਲ੍ਤੁਨਾੰਟ ਨੂ ਚਾਰਡੀ ਟੀ ਲੇੰਡੀ ਪਾਸੀ ਵਾਲ ਵਾਦਾਯਾ ਵੇਖਾਯਾ ਪੰਦ੍ਰ ਸੋ ਛੋਡਾ ਨੂ ਚਾਲ੍ਦਰਾਂ ਦੇ ਲਾਰੀ ਵਿਚ ਸਪ੍ਵੀ ਸਲ੍ਤਨਤ ਨੀ ਦੇਸ਼ਾ ਇਸਮਾਇਲ ਨੂ ਹਰਾਯਾ ਟੀ ਨਾਲ ਹੇ ਚਾਰਡੀ ਅਨਾਤੋਲਿਆ ਸ਼ਾਮ ਟੀ ਮਿਸਰ ਟੀ ਵੇ ਮਿਲ ਮਾਰ ਲਾਯਾ

ਬਲ੍ਗ੍ਰਾਦ ਟੀ ਮਿਲ ਮਰਯ ਪੰਦ੍ਰ ਸੋ ਛੱਬੀ ਨੂ ਮਹਾਕਿਸ਼ ਦੇ ਲੜਾਈ ਵਿਚ ਹੁੰਗ੍ਰੀ ਟੀ ਮਿਲ ਮਾਰ ਲਾਯਾ ਪੰਦ੍ਰ ਸੋ ਉਨੱਤੀ ਨੂ ਓਦਿਯਾਂ ਫੋਜਾਂ ਨੀ ਵਿਯਨਾ ਦਾ ਕਰ ਲ੍ਯ ਪਰ ਠੰਡ ਮਾਘ੍ਰੋ ਆਯ ਕਾਯੀ ਰਾਗ ਚੂਕਨਾ ਪਾਯਾ ਪੰਦ੍ਰ ਸੋ ਬਤੀਸ ਵਿਚ ਇਨੀ ਫਿਰ ਹਾਲਾ ਬੋਲਿਯਾ ਪਰ ਓਨੀ ਓਨਾ ਨੂ ਪੀਚੀ ਮੁਰਨਾ ਪਾਯਾ

ਪੰਦ੍ਰ ਸੋ ਪੇੰਤਿਸ ਵਿਚ ਏਨੇ ਬਗਦਾਦ, ਇਰਾਨ ਕੋਲੋ ਖੋ ਲਾਯਾ ਇਰਾਕ਼ ਤੇ ਮਿਲ ਮਾਰ ਲਿਆ ਤੇ ਖਲੀਜ ਏ ਫ਼ਾਰਿਸ ਤਕ ਤੁਰ ਗਯਾ ਕੇਹੰਡੀ ਓਸ੍ਮਾਨੀ ਏਡਮਿਰਲ ਬਰ੍ਬਾਰੋਸਾ ਨੇ ਤੁਨਿਸ ਅਲ ਜਿਰ ਟੀ ਮਾਲ ਮਾਰ ਲਾਯਾ ਇਸ ਵੇਲੀ ਸੁਲ੍ਤ੍ਨਤ ਨੀ ਫ੍ਰਾਂਸ ਨਾਲ ਜੁਟ ਬਨਯ ਹੋਯਾ ਬਨਾਯਾ ਹੋਯਾ ਸੇ ਫ੍ਰਾਂਸ ਦਾ ਮਾਲ ਟੈਕ੍ਸ ਜਿਥਯ ਬਣਾ ਸਲ੍ਤਨਤ ਟੀ ਵਿਕਦਾ ਸੇ ਤੇ ਤੇ ਇਸ ਤੋ ਅਗੀ ਤੁਸੀਂ ਮੇਨੂ ਸੋਲਾ ਸੋ ਤੇਰਾਸੀ ਇ ਮੇਂ ਤੋ ਸੀ ਸੋਲਾ ਸੋ ਤੇਰਾਸੀ ਵਿਚ ਓਸ੍ਮਾਨੀ ਫੋਜਾਂ ਨੀ ਵੇ ਅਨਾ ਦਾ ਫਿਰ੍ਕ਼ੈਰਾ ਪਾਯਾ ਪਰ ਨੂ ਮੁਰਨਾ ਪਾਯਾ ਟੀ ਇਤੁ ਸੁਲ੍ਤ੍ਨਤ ਦਾ ਜੋਰ ਤੂਤਾਂ ਦੇ ਨਿਯੋ ਪਾਯੀ ਟੀ ਸੋਲਾ ਸੋ ਤਿਰਾਸੀ ਟੀ ਸੋਲਾ ਸੋ ਸਤਾਈ ਈਦੀ ਵੇਲੀ ਦਾ ਸੁਲ੍ਤ੍ਨਤ ਨੂ ਆਪਣੀ ਚੋਕੀ ਵਾਦੀ ਥਾਮ ਔਸ੍ਤੇਰਿਆ ਨੂ ਦੇਣੀ ਪਾਈ ਟੀ ਅਲ੍ਜੇਰਿਆ ਟੀ ਮਿਸ਼ੇਰ ਇਡੀ ਤੂ ਅਜਾਦ ਹੋ ਗਏ ਏਹੀ ਰੂਸ ਨਾਲ ਲੰਬੀ ਵੇਲੀ ਤਕ ਲਾਰੈਯਾਂ ਹੋਯਾ ਜਿਡੀ ਸੁਲ੍ਤ੍ਨਤ ਦਾ ਚੋਖਾ ਸਾਰਾ ਥਾਮ ਵਖਰਾ ਹੋ ਗਯਾ ਟੀ ਉਨੀ ਵੇ ਸਾਡੀ ਦਾ ਵਾਸ਼੍ਕਰ ਵਿਚ ਯੂਰੋਪੀ ਨੂ ਆਇਕ ਰੋਗੀ ਸਲ੍ਤਨਤ ਕਹਨ ਲਾਗ ਗਏ ਟੀ ਮੇਨੂ ਆਯ ਦਸੋ ਕੀ ਇਸ ਵੇਲੀ ਵਿਚ ਸੁਲ੍ਤ੍ਨਤ ਨੂ ਸੰਭਾਲਾਂ ਦਿਯਾ ਕੋਸ਼ਿਸ਼ਾਂ ਤੇ ਹੋਯਾ ਪਰ ਸੁਲ੍ਤ੍ਨਤ ਤਕੜੀ ਨਾ ਹੋ ਸਕੀ, ਯੂਰੋਪ ਵਿਚ ਜੇਰਿਯਾਂ ਨਵਿਯਾਂ ਇਜਾਦਾ ਹੋਯਾ ਸਨ ਓਹਨਾ ਨਾਲ ਨੂ ਸਲ੍ਤਨਤ ਰੁਕਾਵਟਾ ਖਾਰਿਯਾਂ ਕਿਤਿਯਾਂ ਗਯਾ ਟੀ ਗਾਤ੍ਤਾਰ੍ਨ੍ਬੁਰਗ ਨੀ ਛੋਡਾ ਸੋ ਪੰਜਾ ਵਿਚ ਪ੍ਰਿੰਟਿੰਗ ਪ੍ਰੇਸ ਬਣਾ ਲਈ ਸੇ ਪਰ ਇਨੁ ਆਹੀ ਕੀ ਕਹ ਕੀ ਰੋਕ੍ਯ ਗਯਾ ਕੀ ਏਹੀ ਸ਼ੇਤਾਨ ਦੇ ਇਜਾਦ ਹੈ ਏਹੀ ਫਿਰ ਪੰਜਾ ਵਾਰੀਆਂ ਮਾਘ੍ਰੋ ਛੋਡਾ ਸੋ ਤਾਰਾਂਵ੍ਯ ਵਿਚ ਯਹੂਦੀ ਨੂ ਕ਼ੁਸ੍ਤੁਨ੍ਤੁਨਿਆ ਵਿਚ ਸਿਤਾਰਾ ਸੋ ਅਥਾਰ ਵਿਚੋ ਸਤਾਰਾਂ ਸੋ ਤੀਹ ਤਕ ਅਮਨ ਦਾ ਵੇਲਾ ਸੇ ਇਨੁ ਲਾਲਾ ਵੇਲਾ ਦੇ ਕਹਾ ਜਾਂਦਾ ਹੈ ਏਹੀ ਜੀ ਸੁਲਤਾਨ ਆਮਦ ਤੀਜੀ ਨੂ ਨੂ ਅਹਸਾਸ ਫੁੱਲ ਦਾ ਬੁਹਤ ਸ਼ੋਂਕ ਸੀ। ਰੂਸ ਨੂ ਹਰਾਣ ਦੇ ਮਗਰੋ ਸੁਲ੍ਤ੍ਨਤ ਦੇ ਬੇਹਤਰੀ ਲਈ ਕੰਮ ਕੀਤੇ ਗਏ ਸੇ ਏਹੀ ਗਏ ਤੇ ਕਲਾਈ ਨੂ ਤਗੜਾ ਕੀਤਾ ਗਯਾ ਫੋਜ ਨੂ ਤਗੜਾ ਕਰਨ ਵਲ ਵੇ ਸੋਚ੍ਯਾ ਗਿਆ ਪਰ ਮਜ਼ਹਬੀ ਲੋਕਾਂ ਤੇ ਅਰ ਜਾਨ੍ਚ੍ਰੀ ਨੇ ਰੁਕਾਵਟਾਂ ਪਾਇਆ ਇਸ ਬਾਰੇ ਦਸ ਦੋ

ਬਾਹਰੋਂ ਪਢ਼ ਕੀ ਆਏ ਤੁਰਕ ਸੁਲ੍ਤ੍ਨਤ ਨੂ ਨਵਾਂ ਵਿਦ੍ਯਾ ਕਰਨ ਦੇ ਮੰਗ ਕਰ ਰਿਯ ਓਹ ਸੁਲ੍ਤ੍ਨਤ ਨੂ ਇਕ ਐਨੀ ਬਾਦਸ਼ਾਹੀ ਵਿਚ ਪਲਟਨਾ ਚਾਹੁੰਦੇ ਸਨ ਟੀ ਇਦੇ ਵਿਚ ਓਹੋ ਦੇ ਰਹੀ ਓਹਨਾ ਦੇ ਕਹਨ ਟੀ ਦੋ ਸੁਲ੍ਤ੍ਨਤ ਸੁਲਤਾਨ ਬਦਲ ਗਏ ਇਸ ਵੇਲੀ ਵਿਚ ਸੁਲ੍ਤ੍ਨਤ ਦੇ ਓਹ ਲੋਕ ਜੇਰੀ ਤੁਰਕ ਨੇੰ ਸਨ

ਟੀ ਅਥਾਰ ਸੋ ਉਨੱਤੀ ਵਿਚ ਏਹੀ ਵੱਖਰੇ ਹੋ ਗਏ ਸਾਡੀ ਦੇ ਮੁਕੰ ਤੂ ਪਹਲਾ ਬਾਲ੍ਕਨ ਦੇ ਹੋਰ ਦੇਸ਼ਾਂ ਦੇ ਵਖ ਹੋਣ ਦੇ ਦਸ ਦੇ ਦਿਤੀ ਰੂਸ ਤੁਰਕ ਲੜਾਈਆਂ ਦਾ ਜੋ ਹੋਰ ਬਾਲਕਨੀ ਦੇਸ਼ ਵੇ ਵਖਰੀ ਹੋ ਗਏ ਆਯ ਅਠਾਰਾਂ ਸੋ ਸੱਤਰ ਵਿਚ ਕ਼ਾਬਾਰਾਸ ਬਰਤਾਨੀਆ ਨੂ ਕੁਟ ਕ ਦੇ ਦਤਾ ਗਯਾ। ਉਨੀ ਸੋ ਬਾਰਾ ਵਿਚ ਬੋਸ੍ਨਿਯਾ ਵਖਰਾ ਹੋ ਗਯਾ। ਅਲ੍ਜਾਇਆ ਟੀ ਹਮ ਤੁਨਿਸ ਫ੍ਰਾਂਸ ਕੋਲ ਚਲੇ ਗਏ ਲਾਬਿਆ ਟੀ ਇਟਲੀ ਨੀ ਉਨੀ ਸੋ ਬਾਰਾ ਵਿਚ ਮਾਲ ਮਾਰ ਲਾਯਾ ਔਸ੍ਤ੍ਰੇਲਿਆ ਟੀ ਰੂਸ ਸੁਲ੍ਤ੍ਨਤ ਟੀ ਮਿਲ ਮਾਰ ਲੇਣਾ ਚਾਹੰਡੀ ਸਨ ਪਰ ਬਰਤਾਨੀਆ ਨਹੀ ਸੇ ਚਾਹੰਦਾ ਕੀ ਏਹੀ ਸਿਥਨ ਅਗੀ ਵਾਦਾਂ ਟੀ ਬਰ੍ਤ੍ਨਾਵਿਉ ਸੁਲ੍ਤ੍ਨਤ ਲਾਏ ਕੋਈ ਮਸਲਾ ਬਣਨ ਠੀਕ ਹੈ ਤ੍ਵਾਨੁ ਕਿਥੋ ਦੇ ਲਾਗੀ ਆਹੀ ਜਾਣਕਾਰੀ ਹਾਂਜੀ ਇਤਹੁ ਤਕ ਤੁਸੀਂ ਜਿਨੀ ਵੇ ਜਾਣਕਾਰੀ ਦਿਤੀ ਕਾਫੀ ਦੇਤੈਲ ਵਿਚ ਜਾ ਕੀ ਮੇਨੂ ਦਸ੍ਯ ਮੇਨੂ ਕਾਫੀ ਚੰਗੀ ਤਰਹ ਸਮਝ ਵੇ ਆ ਗਏ ਇਸੀ ਲਾਏ ਤ੍ਵਾਦਾ ਬੁਹਤ ਬੁਹਤ ਧਨਿਵਾਦ ਜੀ ਥਾਨਕ ਯੋਊ ਸੋ ਮੁਚ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

hello ਜੈਮ

ਹਮ ਬਸ ਮੈਂ ਵੀ ਵਧਿਆ ਭਾਬੀ ਠੀਕ ਆ? ਸਾਰੇ ਵਧਿਆ

ਹੈ ਵੇਖ ਆਈ ਵਿਆਹ ਵੀ ਹੋਰ ਕੀਤਾ ਘਰੇ phone ਕੇ ਨਹੀਂ ਡੈਡੀ ਹੋਣਾ ਨੂੰ? ਕਿਥੋਂ ਕੀਤਾ?

ਕਰਲਾ ਗੱਲ ਮੰਮੀ ਨਾਲ ਈ ਆ। ਹੈ hello

ਠੀਕ ਠਾਕ ਤੂੰ ਠੀਕ ਆ?

ਹਮ ਮੈਂ ਫਿਰ ਅੜੀਏ ਜਾਣਾ ਵੀ ਜਰੂਰੀ ਹੀ ਤੈਨੂੰ ਪਤਾ ਉਧਰ ਵੀ ਹਾਂ ਕੀਤੀ ਹੀ ਗੀ ਤੇ ਹਮ ਉਧਰ ਹਾਂ ਨਾ ਕੀਤੀ ਹੁੰਦੀ ਫਿਰ ਗੱਲ ਹੈ

ਨਹੀਂ ਮੈਂ ਚਾਹ ਪਾਣੀ ਪਿਆ ਕੇ ਗਈ ਦੀ ਹੀਗੀ

ਪਏ ਰਹੇ ਆਪਾ ਓਹਨੂੰ ਬਾਹਰ ਅੰਦਰ ਇਹ ਹਰੇ ਗਲੀ ਵਿਚ ਪਏ ਹੀ ਕੇ ਬੰਦੇ ਸਾਰੇ ਆਹੋ ਤੇ ਰਾਤ ਰਾਤ ਵੀ ਇਕ ਡੇਢ ਵੱਜ ਹੀ ਗਿਆ ਹੀ ਹਾਨੂੰ ਉਧਰ ਬਹਿੰਦੇ ਖਲੋਂਦੇ ਤੇ ਚਾਅ ਪਾਣੀ ਪਿਓਂਦੇ ਪੀਂਦੇ ਤੇ ਮੁੜਕੇ ਫਿਰ

ਆਹੋ ਤੇਰੇ ਆਏ ਦਾ ਨੀ ਪਤਾ ਲੱਗਾ ਮੈਨੂੰ ਕਿ ਤੂੰ ਕਦੋਂ ਆਇਆ ਕਦੋਂ ਨਹੀਂ ਨਹੀਂ ਆ ਜਦੋਂ ਗੋਪੀ ਘਰ ਆਇਆ ਤੇ ਉਦੋਂ ਤੇ ਸੁੱਤਾ ਹੀ ਆਣ ਕੇ ਖਰੇ ਉਦੋਂ ਹੋਰ ਗੋਪੀ ਤੇ ਵਾਹਵਾ late ਆਇਆ